ਨਹੀਂ, ਨਹੀਂ. ਪਾਪਾ ਦਾ ਨਹੀਂ ਮੇਰੇ friend ਦਾ ਸੀ.

ਹਾਂਜੀ ਹਾਂ. ਓਹ ਵੀ ਅੱਗੇ ਤੁਹਾਨੂੰ ਉੱਥੇ ਵੀ ਕਰਾਦਾਗਾਂ ਕੋਈ ਦਿੱਕਤ ਨਹੀਂ ਤੁਸੀਂ ਆਜਿਓ.

ਫੀਸ ਵੀ ਆਪਾਂ ਦੇਖ ਲਾਂਗੇ ਜਿਵੇਂ ਵੀ ਘੱਟ ਕਰਾਂ ਦਾਂਗੇ ਕੋਈ ਦਿੱਕਤ ਨਹੀ ਜੀ.

ਮੇਰੀ ਹਾਲਤ ਘਰ ਦਾ ਥੋੜਾ ਜਿਹਾ problem ਚਲ ਰਹੀ ਸੀ . ਨਾਂ, ਨਾਂ ਵੀਰੇ ਕੋਈ ਗੱਲ ਨਹੀ. ਮੈਂ ਤਾਂਹੀ phone ਕਰਿਆ ਵੀ ਆਪਾਂ ਬਾਈ ਦਾ ਕਰਾ ਕੇ IELTS ਵੀ ਹੋਜੇ ਨਾਲੇ ਫੀਸ ਦਾ ਵੀ . ਹਾਂਜੀ ਤੇ ਉਸਤੋ ਬਾਅਦ ਵੀ ਖ਼ਰਚਾ ਵਗੇਰਾ ਤਾਂ ਤੁਹਾਨੂੰ ਪਤਾ ਹੀ ਹੈ ਏਦਾ .

ਖਰਚਾ ਤਾਂ ਹੁੰਦਾ ਹੀ ਹੈ ਜੀ. ਪਰ ਇਹ ਹੈ ਆਪਾਂ ਜਦੋਂ.

ਇਸਦੇ ਹੋਰ ਵੀ ਬਲਕਿ ਆਪਾਂ ਜੇ ਫੀਸ ਆਪਾਂ ਖੁੱਦ afford ਨਹੀਂ ਕਰ ਸਕਦੇ ਆਪਾਂ ਨੂੰ

ਤੇ study loan ਵਗੈਰਾ ਹੈ ਨਾ, ਇਹ ਵੀ bank 'ਚੋਂ ਆਪਾਂ ਨੂੰ ਮਿਲ ਜਾਂਦੇ ਨੇ. ਹਾਂਜੀ? ਕੀ ਕਿਹ ਰਹੇ ਸੀ? ਮੈਂ ਕਿਹਾ, ਆਪਾਂ ਫੀਸ ਜੇ ਆਪਾਂ ਨਹੀਂ afford ਕਰ ਸਕਦੇ, ਆਪਣਾ ਕੋਈ business ਨਹੀਂ ਹੈਗਾ, ਆਪਾਂ bank ਤੋ study loan ਵਗੈਰਾ ਵੀ ਲੈ ਸਕਦੇ ਹਾਂ. ਅੱਛਾ ਓਹ ਮਿਲ ਜਾਂਦਾ ਆਸਾਨੀ ਨਾਲ? ਹਾਂ. ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਆਪਾਂ fresher ਹਾਂ ਹਜੇ. ਆਪਾਂ ਨੂੰ ਮਿਲੇਗਾ ਆਪਣਾ CIBIL ਸੁਬ੍ਬਲ ਸਾਰਾ ਕੁਝ ਸਹੀ ਹੈ. ਨਹੀਂ ਮਤਲੱਬ ਕੁਝ percent ਮਿਲਦਾ ਜਾਂ' ਵੀ ਮਤਲੱਬ ਸਾਰਾ ਆਪਾਂ ਨੂੰ study ਵਾਸਤੇ ਸਾਰਾ ਹੀ loan ਮਿਲ ਜਾਂਦਾ? ਨਹੀਂ, ਨਹੀਂ ਸਾਰਾ ਤਾਂ ਨਹੀ ਮਿਲਦਾ ਹੈਗਾ ਜੀ .

ਉਹ ਬਾਕੀ ਜਦੋ ਆਪਾਂ ਜਾਵਾਂਗੇ ਉੱਥੇ bank ਵਿੱਚ ਆਪਾਂ documentation ਹੋਏਗੀ ਸਾਰੀ ਓਹ ਸਾਰੇ clear ਹੋਜੇਗਾ ਓਦੋ. ਨਹੀ ਮਤਲੱਬ ਆਪਾਂ

property ਦਾ ਵੀ ਤਾਂ ਰੱਖਣਾ ਪਏਗਾ ਜਾਂ ਇਸਤਰਾਂ

ਜੀ ਓਹ ਰਖਦੇ ਨੇ security ਰੱਖਦੇ ਨੇ ਜੀ . ਹਾਂਜੀ ਤੇ ਮੇਰੇ ਕੋਲ ਤੇ

ਅੱਛਾ ਜੀ.

ਕੋਈ ਨਹੀਂ ਬਾਕੀ personal loan ਵੀ ਹੁੰਦੇ ਨੇ ਛੋਟੇ-ਛੋਟੇ ਆਪਾਂ ਕਿਸੇ ਕੁਝ ਅਅ ਦਿਖਾ ਕੇ ਆਪਾਂ ਕਰਾ ਸਕਦੇ ਹਾਂ loan ਐਂਵੇਂ ਕੋਈ ਦਿੱਕਤ ਨਹੀਂ ਹੁੰਦੀ. ਠੀਕ ਹੈ. ਪਰ ਪਤਾ ਕੀ ਗੱਲ ਹੈ. future ਸਹੀ ਹੋਜੇਗਾ, ਜੇ ਆਪਾਂ ਅੱਗੇ ਬਾਰੇ ਸੋਚਾਂਗੇ. ਇਹ loan ਲੂਣ ਆਪਾਂ ਸੋਚਦੇ ਹਾਂ ਵੀ ਚਲੋ ਲੇ ਰਹੇ ਹਾਂ ਭਰਿਆਂ ਨਹੀਂ ਜਾਣਾ ਜਾਂ ਕਿਵੇਂ ਵੀ ਹੈ ਨਾ.

ਨਹੀਂ ਇੱਥੇ study ਤੁਸੀਂ ਕਰ ਲਵੋਗੇ ਠੀਕ ਹੈ. ਤੁਹਾਡੀ ਗੱਲ ਫਿਰ ਉੱਥੇ salary limit ਅੱਠ ਤੋ ਦੱਸ ਹਜ਼ਾਰ fresher ਨੂੰ ਇੰਨੀ ਦਿੰਦੇ ਨੇ ਹੈ ਨਾ. ਓਹੀ ਫਿਰ ਹੌਲੀ-ਹੌਲੀ ਸਾਲ ਦੋ ਸਾਲ ਬਾਅਦ ਫਿਰ ਕਿਤੇ ਜਾਕੇ ਮੈਨੂੰ ਲਗਦਾ.

ਵੀ ਤੁਸੀਂ ਬਾਹਰ ਜਾ ਕੇ, ਆਪਣੇ ਉੱਥੇ ਹੀ study continue ਕਰੋ ਤੇ ਉੱਥੇ ਹੀ ਆਪਣਾ work. ਹਾਂਜੀ, ਹਾਂਜੀ, ਹਾਂਜੀ. ਤੇ ਫਿਰ

ਮੈਨੂੰ ਖਰਚੇ ਵਗੈਰਾ ਦਾ ਹੀ ਡਰ ਹੈ ਨਾਂ ਜੀ ਕਿਉਂਕਿ ਖਰਚਾ ਮੈਂ ਇੰਨਾ ਕਰ ਨਹੀਂ ਸਕਦਾ. ਨਹੀਂ ਖਰਚੇ ਦਾ ਹੋ ਜਾਂਦਾ ਹੁੰਦਾ ਜੀ.

ਇੱਕ ਵਾਰੀ ਆਪਾਂ loan ਦਾ apply ਕਰਦੇ ਹਾਂ ਪਹਿਲਾਂ .

ਕੋਈ ਹੋਵੇ ਐਂਵੇਂ ਦਾ ਜਿਵੇਂ ਦੀ ਮੈਮੈ ਮੇਰੀ situation ਹੈ. ਓਨ੍ਵੇਂ ਦੀ ਕਿਸੇ ਦੀ ਹੋਵੇ .

ਮੇਰੇ ਆਏ ਸੀ. ਮੈਂ ਉਨ੍ਹਾਂ ਦਾ ਕਰਵਾਇਆ ਸੀ ਐਂਵੇਂ ਜਿਵੇਂ ਤੁਹਾਨੂੰ ਦੱਸਿਆ ਹੈ ਨਾ ਵੀ study loan ਜਾਂ personal loan ਵੀ ਆਪਾਂ security ਪਰ ਮਿਲ ਗਿਆ ਸੀ. ਉਨ੍ਹਾਂ ਨੂੰ ਵੀ ਕੋਈ ਜਿਆਦਾ issue ਨਹੀਂ ਆਇਆ ਸੀ . ਅੱਛਾ ਠੀਕ ਹੈ ਜੀ .

ਤੁਹਾਡਾ ਵੀ ਹੋ ਜੇਗਾ. ਤੁਸੀਂ ਇੱਕ ਵਾਰੀ ਮਿਲੋ ਤਾਂ ਸਹੀ ਮੈਨੂੰ ਹੁਣ ਕਿੱਥੇ ਓ ਤੁਸੀਂ? ਮੈਂ ਤਾਂ ਘਰ ਹੀ ਹੁੰਦਾ ਜੀ ਕਿਉਂਕਿ ਘਰ ਦਾ ਵੀ ਕੰਮ-ਕਾਰ ਨਾ ਸਾਰਾ ਤੁਹਾਨੂੰ ਪਤਾ ਹੈ ਵੀ ਕੱਲਾ ਹੀ ਸਾਂਭਦਾ.

ਹਮਮ ਮੈਂ ਇਸੀ ਕਰਕੇ ਤਾਂ ਮੈਂ ਸੋਚ ਰਿਹਾ ਸੀ ਨਾ. ਮੈਂ ਕਿਹਾ ਵੀ ਵਿਕੀ ਨੂੰ ਪੁੱਛੀਏ ਵੀ ਤੁਹਾਨੂੰ ਤਾਂ ਪਤਾ, ਤੁਹਾਡੇ ਤਾਂ ਓਹ ਹੁੰਦਾ ਨਾਂ ਕਿਉਂਕਿ ਤੁਹਾਨੂੰ ਜਿਆਦਾ knowledge ਹੈ ਨਾ ਮੇਰੇ ਨਾਲੋ . ਹਾਂਜੀ, ਹਾਂਜੀ. phone ਤੇ ਸਾਰੀ ਗੱਲ ਨਹੀਂ ਹੋ ਸਕਦੀ ਨਾ. ਆਪਾਂ ਮਿਲ ਕੇ ਗੱਲ ਕਰਾਂਗੇ. ਮੈਂ ਐਵੇਂ ਕਹਿੰਦਾ ਸੀ, ਪਹਿਲਾਂ ਤੁਸੀਂ ਨਾ ਆਪਣੀ IELTS ਦੀ ਕਲਾਸਾ ਸ਼ੁਰੂ ਕਰੋ.

ਹਾਂਜੀ.

ਤੇ ਅਅ ਮੈਂ ਓ ਮਤਲੱਬ ਤੁਹਾਡੇ ਜਿਹੜਾ friend ਹੈ ਤੁਹਾਡਾ .

ਉਸਦੇ through ਹੀ ਕਰ ਸਕਦਾ ਨਾਂ ਜੀ . ਹਾਂਜੀ ਹਾਂ. ਉੱਥੇ ਆਪਣੇ ਇਹ ਹੈ ਨਾ ਫੀਸ ਆਪਣੀ less ਹੋਜੇਗੀ ਆਪਾਂ ਨੂੰ.

ਓਹ proper ਫੀਸ ਪੂਰੀ ਲੈਂਦੇ ਨੇ .

ਥੋੜੀ ਜੀ ਆਪਾਂ ਨੂੰ facilities ਵੀ ਮਿਲ ਜਾਣਗੀਆਂ ਬਲਕਿ ਆਪਾਂ over time ਵੀ ਲਾ ਸਕਦੇ ਹਾਂ ਉੱਥੇ class ਤੇ. extra class ਲੱਗਾ ਸਕਦੇ ਹਾਂ ਜੇ ਆਪਾਂ proper ਕੁਝ ਨਹੀ ਆਪਾਂ ਨੂੰ ਸਮਝ ਆ ਰਿਹਾ ਆਪਾਂ ਓਹ ਵੀ ਉਨ੍ਹਾਂ ਨੂੰ ਪੁੱਛ ਸਕਦੇ ਹਾਂ .

institute ਵੀ ਵਧੀਆ ਹੈ. ਨਾਮ ਹੈਗਾ institute ਦਾ ਉਨ੍ਹਾਂ ਨੇ ਕਈ ਸਾਰੇ ਬੱਚਿਆਂ ਦੀ file ਲੱਗਾਕੇ ਉਨ੍ਹਾਂ ਨੇ ਭੇਜੇ ਹੋਏ ਨੇ ਬਾਹਰ .

ਜੇ ਆਪਾਂ ਇਸ 'ਚ ਆਵਾਂਗੇ ਸ਼ੁਰੂ ਕਰਾਂਗੇ IELTS ਤਾਂਹੀ ਆਪਾਂ ਨੂੰ ਅੱਗੇ-ਅੱਗੇ knowledge ਪਤਾ ਲੱਗੇਗੀ.

ਜਿਵੇਂ ਆਪਾਂ ਨੇ ਅੱਗੇ system ਚਲਾਨਾ ਜੀ . ਤੇ ਤੁਸੀਂ ਤੁਸੀਂ ਅੱਗੇ ਨਹੀਂ ਮਤਲੱਬ study ਵਗੈਰਾ ਕਰਨੀ ਜਾਂ ਕੁਝ ਵੀ.

ਤੇ ਅੱਗੇ.

ਠੀਕ ਹੈ ਜੀ . ਹਾਂਜੀ ਹਾਂ. ਮੇਰੀ MA ਚੱਲ ਰਹੀ ਹੈ ਜੀ. ਮੈਂ ਨਾਲ ਹੀ ਤੁਹਾਨੂੰ ਦੱਸ ਕੇ ਹਟਿਆ ਵੀ family business ਹੈ. ਮੈਂ ਓਹੀ ਅੱਗੇ continue ਕਰੁੰਗਾ. ਹਾਂਜੀ, ਹਾਂਜੀ, ਹਾਂਜੀ. ਮੇਰਾ ਵੀ ਪਹਿਲਾਂ ਬਾਹਰ ਜਾਨ ਦਾ ਹੈ ਸੀ . ਪਰ ਫਿਰ family ਥੋੜੀ ਜੀ ਮੈਂ ਨਹੀ ਜਾਂ ਸਕਦਾ. ਮੈਂ ਤਾਂਹੀ ਤੁਹਾਨੂੰ ਕਿਹਾ ਸੀ ਮਹਾਂ ਜਾਂ ਸਕਦਾ ਬਾਹਰ ਉਨ੍ਹਾਂ ਨੂੰ call ਲਾਈ ਜਾਵੈ ਤੇ ਉਨ੍ਹਾਂ ਨੂੰ ਮਾੜਾ ਜਿਹਾ ਰਸਤੇ ਪਾਇਆਂ ਜਾਵੇ. ਹਾਂਜੀ

ਹਾਂਜੀ time ਤਾਂ ਹੈਗਾ ਹੀ ਹੈ. ਚਲੋ ਹੁਣ time ਤਾਂ ਕਡਨਾ ਹੀ ਪੈਣਾ ਨਾ ਕਿਉਂਕਿ ਜਦੋ ਆਪਾਂ ਆਪਣੇ future ਬਾਰੇ ਕਿਝ ਕਰਨਾ ਤਾਂ time ਤਾਂ ਕੱਡਣਾ ਹੀ ਪੈਣਾ. ਹਾਂਜੀ ਮੈਂ ਤਾਂਹੀ ਕਹਿ ਰਿਹਾ ਸੀ ਵੀ ਤੁਸੀਂ ਆਪਣਾ ਨਾ ਕਿਉਂਕਿ ਤੁਹਾਡਾ ਹਜੇ gap ਨਹੀਂ ਹੈਗਾ ਨਾ ਇਹ gap ਦਾ ਵੀ ਫਿਰ ਬਾਅਦ 'ਚੋਂ problem ਹੁੰਦੀ ਹੈ ਨਾ.

ਤਾਂਹੀ ਆਪਣਾ ਬਾਈ ਨੂੰ phone ਕਰਇਆ. ਬਾਈ ਹੁਣੀ ਲੱਗ ਜਾਣਗੇ IELTS ਕਰਨ ਫਿਰ complete ਹੋਏਗੀ. ਇੰਨੇ file ਦਾ system ਕਰਕੇ loan ਦਾ ਵੀ ਹੋਜੇਗਾ ਬਲਕਿ ਤੁਹਾਡਾ ਬਾਹਰ ਦਾ.

ਵੀ ਬਾਹਰ future ਤਾਂ ਹੈਗਾ ਜੀ. ਬਾਹਰ ਪੈਸੇ ਕਰਕੇ ਤਾਂ ਆਪਾਂ ਬਾਹਰ ਜਾਣਾ ਨਾ. ਹਾਂ ਜੀ ਹਾਂ ਕਿਉਂਕਿ ਆਪਾਂ ਫਿਰ ਬਾਹਰ ਜਾਂ ਕੇ ਕਮਾਂ ਕੇ ਆਪਾਂ family ਨੂੰ ਵਧੀਆ lifestyle ਦੇ ਸਕਦੇ ਹਾਂ. ਆਪਾਂ ਉਰੇ ਵਾਪਿਸ ਆ ਗਏ ਜਾਂ ਆਪਾਂ family ਨੂੰ ਉੱਧਰ ਬੁਲਾ ਲਿਆ.

ਬਾਹਰ ਅਅ ਇਇ ਇੱਧਰ ਵਾਪਿਸ ਆ ਕੇ ਵੀ ਆਪਣੀ life set ਕਰ ਸਕਦੇ ਹਾਂ ਹੈ ਨਾ ਜੀ? ਹਾਂਜੀ ਹਾਂ. ਕਰ ਸਕਦੇ ਹਾਂ. ਕਿਉਂ ਨਹੀਂ ਕਰ ਸਕਦੇ ਕਿੰਨੇ ਜਾਣਿਆਂ ਨੇ ਕੀਤੀ ਹੈ ਜੀ.

ਤਾਂ ਕਰਕੇ ਕਿਹ ਰਿਹਾਂ ਮੈਂ ਤੁਹਾਨੂੰ ਵੀਰੇ ਹੁਣ ਆਪਣਾ ਜਿਹੜਾ time ਹੁੰਦਾ ਇਹ ਪਤਾ ਨਹੀਂ ਲਗਦਾ ਕਦੋਂ ਚਲਿਆ ਜਾਂਦਾ ਤੁਸੀਂ IELTS ਕਰਲੋ ਜਾਂ ਪਰਸੋ ਆ ਕੇ ਮੈਨੂੰ ਮਿਲੋ.

ਤੁਸੀਂ ਮਤਲਬ ਪਰਸੋੰ free ਹੋ? ਹਾਂਜੀ ਹਾਂ ਪਰਸੋਂ ਮੈਂ ਤੁਹਾਨੂੰ call ਕਰਲਾਂਗਾ ਇੱਕ ਵਾਰੀ.

ਆਪਣੇ ਤੁਸੀਂ ਘਰੇ ਵੀ father ਨਾਲ, mother ਨਾਲ ਇੱਕ ਵਾਰੀ ਗੱਲ ਕਰਲੋ ਹੈ ਨਾ. ਜਰੂਰੀ ਹੁੰਦਾਂ ਸਾਰੀ ਗੱਲ ਕਰਨੀ ਉਨ੍ਹਾਂ ਨਾਲ. ਹਾਂਜੀ, ਹਾਂਜੀ. ਬਿਲਕੁਲ ਜੀ. ਹਾਂ ਬਾਕੀ ਤੁਸੀਂ ਆਪਾਂ ਮਿਲ ਕੇ ਗੱਲ ਹੋਜੇਗੀ father ਸਾਬ ਨਾਲ ਤੁਸੀਂ ਗੱਲ ਕਰਲੋ ਏਵ੍ਵੇਂ ਉਨ੍ਹਾਂ ਨੂੰ ਸਮਝਾਓ ਵੀ ਉਰੇ ਤੁਹਾਨੂੰ ਪਤਾ ਆਪਾਂ ਨਹੀਂ ਮਿਲਦੀ ਆਪਾਂ ਨੂੰ salary ਹੈ ਨਾ. ਆਪਾਂ ਸਾਰਾ ਦਿਨ ਕੰਮ ਵੀ ਕਰਦੇ ਹਾਂ ਉੱਥੇ ਦੇਖੋ hours ਦੇ ਹਿਸਾਬ ਨਾਲ salary ਮਿਲਦੀ ਹੈ. ਨਾਲੇ ਕੋਈ ਇੰਨਾ issue ਨਹੀਂ ਹੈਗਾ ਉੱਥੇ ਪੈਸੇ ਦਾ. ਹਾਂਜੀ. ਮੈਂ ਪਹਿਲਾਂ ਮੈਂ ਕਿਸੇ ਤੋਂ ਸੁਣਿਆ ਹੀ ਹੈ ਵੀ ਉੱਥੇ ਸਿਰਫ ਆਪਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ. ਹਾਂਜੀ. ਜਿੰਨਾ over time ਉੰਨੀ over salary.

ਮਤਲੱਬ ਮੇਰੇ, ਮੇਰੇ ਕੋਲ ਸਿਰਫ study ਦੇ through ਹੀ ਜਾ ਸਕਦਾ ਕਿਉਂਕਿ ਹੋਰ ਮੇਰੇ ਕੋਲ option ਹੈ ਨਹੀਂ ਨਾਂ ਕੋਈ ਬਾਹਰ ਜਾਣ ਲਈ ਵੀ. ਹਾਂਜੀ, ਹਾਂ, ਹਾਂਜੀ study base 'ਤੇ ਹੀ ਜਾਓਗੇ ਤੁਸੀਂ ਉੱਥੇ ਜਾ ਕੇ study ਵੀ continue ਕਰੋਗੇ ਤੇ ਆਪਣਾ ਤੁਸੀਂ ਉੱਥੇ ਜਾ ਕੇ ਰਹਿਣਾ ਵੀ ਹੈ ਸਾਰਾ ਓਹਦੇ ਲਈ ਕੰਮ ਵੀ ਕਰਨਾ ਪਏਗਾ. ਹਾਂਜੀ, ਹਾਂਜੀ, ਹਾਂਜੀ . ਥੋੜੀ-ਥੋੜੀ ਤੁਹਾਡੀ study ਪੂਰੀ ਹੋਈ ਫਿਰ ਤੁਸੀਂ ਆਪਣਾ ਕਰਕੇ ਤੁਸੀਂ job ਕਰ ਸਕਦੇ ਹੋ ਉੱਥੇ ਵਧੀਆ ਤੇ study ਜਦੋਂ ਤੁਹਾਡੀ ਪੂਰੀ ਹੋ ਗਈ ਫਿਰ ਨਹੀਂ ਤੁਹਾਨੂੰ .

ਹਾਂਜੀ full day work ਕਰ ਸਕਦੇ ਹੋ ਤੁਸੀਂ.

ਉਸਤੋਂ ਬਾਅਦ ਆਪਣੇ paper complete ਕਰੋ, documentation ਕਰਕੇ, PR ਦੀ ਕਰੋ apply ਫਿਰ ਜੇ PR ਮਿਲ ਜੇ ਨਾ ਫਿਰ ਜਿਆਦਾ ਬੰਦੇ ਨੂੰ ਫਿਰ ਜਿਆਦਾ benefit ਹੋ ਜਾਂਦੇ. citizen ਹੋ ਜਾਂਦਾ ਬੰਦਾ ਉੱਧਰ ਦਾ. ਚਲੋ ਠੀਕ ਹੈ ਵਿਕੀ ਵੀਰ ਜੀ, ਫਿਰ ਮੈਂ ਤੁਹਾਨੂੰ call ਕਰਾਂਗਾ ਪਰਸੋਂ ਨੂੰ.

ਠੀਕ ਹੈ ਜੀ. thank you ਜੀ. ਬਹੁਤ ਧੰਨਵਾਦ. ਤੁਸੀਂ ਮੈਨੂੰ ਆਪਣਾ ਇਨ੍ਹਾ ਓਹ ਦਿੱਤਾ ਜੀ.

ਹਾਂਜੀ. ਹੋਰ. ਸਾਰੇ ਠੀਕ ਨੇ ਘਰ-ਪਰਿਵਾਰ .

ਚਲੋ ਠੀਕ ਹੈ ਜੀ.

ਜਿਹੜੀਆਂ ਹੱਥ ਨਾਲ ਵੱਟਦੇ ਆ

ਅੱਛਾ ਓ ਮੈਦਾ ਤੇ ਸੂਜੀ ਦੀਆਂ ਬਣਦੀਆਂ ਨੇ ਜਿਵੇਂ ਕੀ ਕਿਲ੍ਹੋ ਮੈਦਾ ਲੈਂਦੇ ਆ ਤਾਂ ਅੱਧਾ ਕਿਲ੍ਹੋ ਸੂਜੀ ਪੈਂਦੀ ਏ ਉਸ ਚ

ਆਟੇ ਨਾਲ ਗੁੰਨ ਗੁੰਨ ਕੇ ਉਸ ਨੂੰ ਆਟੇ ਦੀ ਤਰ੍ਹਾਂ

ਅੱਧਾ ਕ ਘੰਟਾ ਰੱਖ ਦੋ ਕਿਉਂਕਿ ਉਹ ਥੋੜਾ soft ਹੋ ਜੇਗਾ

ਜਦੋ ਆਟਾ ਗੁੰਣਦੇ ਆ ਫੇਰ ਥੋੜਾ ਕੇੜਾ ਈ ਹੁੰਦਾ ਏ ਜਿਆਦਾ ਨਰਮ ਵੀ ਨੀਂ ਹੁੰਦਾ

ਉਨੂੰ ਗੁਨਣ ਤੋਂ ਬਾਅਦ ਉਸ ਨੂੰ ਬਰੀਕ ਬਰੀਕ ਵੱਟੀਆਂ ਜਾਣੀਆਂ

ਉਹਨੂੰ ਹੱਥ ਦੇ ਨਾਲ ਪਹਿਲਾਂ ਉਹ ਕਰਨੀ ਏ ਮਸਲਣੀ

ਹਾਂ ਹੱਥ ਚ ਲਗਾਣ ਲਈ ਥੋੜਾ ਬਹੁਤ touch ਕਰਨ ਲਈ ਜਾਂ ਆਟੇ ਨੂੰ ਥੋੜਾ ਬਹੁਤਾ ਲਗਾ ਕੇ ਫੇਰ ਵਰਤਦੇ ਆ

ਉਨੂੰ ਦੋ ਤਿੰਨ ਦਿਨ ਧੁੱਪ ਲਗਾਂਦੇ ਆ